ਓਪਰੇਸ਼ਨ ਕਰਾਉਣਾ ਇਹਨੇ ਬੜਾ ਯਾਤਰਾ ਤੇ ਜਾਣਾ ਆ ਨੌਸ਼ਹਿਰੇ ਜਾਣਾ ਹੁੰਦਾ ਇਹਨੇ ਲੰਗਾਰੇ ਜਾਣਾ ਹੁੰਦਾ ਇਓ ਓਪਰੇਸ਼ਨ ਕਰਾ ਕ ਇਹਨੇ ਕਿਹੜਾ ਇਹਨੇ ਉਥੇ ਇੰਗਿਨੀਅਰ ਲੱਗਣਾ ਜਿਹੜਾ ਇਹਦਾ ਓਪਰੇਸ਼ਨ ਕਰਾਉਣਾ

ਹੂੰ ਤੇ ਕਿ ਗੱਲ ਤੁਸੀਂ ਪਕਾ ਕ ਨਹੀਂ ਦਿੰਦੇ ਹਾਂ ਤੇ ਹੁਣ ਪਕਾਣੇ ਉਥੇ ਕਿੱਥੇ ਪਕਾਉਂਦੇ ਆਪਣੀ ਖਾਂਦੇ ਰੋਟੀ ਹਾਨੂੰ, ਹਾਨੂੰ ਕਹਿੰਦੇ ਭੀ ਇਧਰ ਨਾ ਵਡੋ ਆਪਾ ਫਿਰ ਨਹੀਂ ਜਾਂਦੇ ਭਰਾ ਨਹੀਂ ਨਹੀਂ ਤੈਨੂੰ ਤੇ ਵਾਕਿਆ ਈ ਜਦੋ ਤੂੰ ਇਦਾ ਉਰਲੇ ਕਮਰੇ ਚ ਰਹਿਣਾ ਹੁਣਾ ਹਾਂ ਉਦੋਂ ਇਨ੍ਹਾਂ ਨੇ

ਯਾਦ ਆ ਯਾਦ ਆ ਤੈਨੂੰ ਸਾਰਾ ਯਾਦ ਆ

ਚੱਲ ਕੋਈ ਗੱਲ ਨੀ ਟਾਈਮ ਇਦਾ ਈ ਨਾਂਗ ਨੰਗ ਜਾਂਦਾ ਹੁਣ ਵਧਿਆ ਬਣਾ ਲਿਆ ਸਗੋਂ ਵੇਖ ਮਾਲਕ ਨੇ ਕਿੰਨਾ ਕੁਝ ਦਿੱਤਾ ਵਾ ਹੁਣ ਕਹਿ ਬੜਾ ਵਧਿਆ ਘਰ ਬਣ ਗਿਆ ਤੇਰਾ ਬੜਾ ਵਧਿਆ ਘਰ ਬਣਿਆ ਤੇਰਾ ਬਹੁਤ ਵਧੀਆ

ਆਹੋ ਲੋਕਾਂ ਦੇ ਧੀਆਂ ਪੁੱਤ ਤੇ ਖਰਾਬ ਕਰ ਈ ਦਿੱਤੇ ਨਾ ਤੂੰ ਆਹੋ ਗਾੜੀ ਚੰਗਾ ਚੰਗਾ ਵੀਰ ਮੈਂ ਕਿਹਾ ਕੋਈ ਆਇਆ ਈ ਯਾਰ ਮੈਂ ਗੱਲ ਸੁਨਲਾ

hello ਹਾਜੀ ਆਗੀ ਆਵਾਜ ਉਹ ਯਾਰ ਮੈ ਗੱਲ ਕਰ ਰਿਹਾ ਦੁਧ ਦੀ ਭਰਾਵਾ ਦੁਧ ਭਰਾ ਦੋ ਡੰਗਰ ਰੱਖੇ ਦੋ ਮੱਝਾ ਤੇ ਇੱਕ ਗਾਈ ਗਾਈ ਲਈ ਸੀ ਆਪਾ ਚੋਦਾ ਕ ਹਜਾਰ ਦੀ ਤੇ ਮੱਝ ਲਈ ਆਪਾ ਠੱਤੀ ਠੱਤੀ ਹਜਾਰ ਮਤਲਬ ਜੋ ਚਾਰਾ ਪਾਉਂਦੇ ਪੱਠੇ ਪੁਠੇ ਪਾਉਂਦੇ ਪੱਠੇ ਵੀ ਆਪਣੇ ਹੱਥੀ ਪਾਉਣੇ ਹਨਾ ਮਾੜੇ ਪਾਉਣੇ ਚੰਗੇ ਪਾਉਣੇ ਮਾੜੇ ਤਾ ਪਾਉਦਾ ਨੀ ਜਦੋ ਘਰ ਰੱਖਿਆ ਦੁਧ ਡੈਅਰੀ ਤੋ ਲਿਆਈਏ ਗੁਰੂਆ ਹੁਣ ਤਾ ਸਕੀਮਾ ਹੋਰ ਚੱਲ ਗੀਆਂ ਮਾਰਾ ਜਾ ਪਤਾ ਨੀ ਕੀ ਪਾਉਂਦੇ ਉਹ ਤੇਲ ਜਾ ਮਾਰਾ ਜਾ ਪਾਉਂਡਰ ਜਾ ਤੇ ਉਹਦੇ ਨਾਲ ਦੁਧ ਗੁਰੂਆ ਚਾਹੇ ਕੋਆਨਟਲਾ ਨਾਲ ਇਕੱਠਾ ਕਰਲਾ ਮੈ ਵੇਖਣ ਡਿਆ ਪਰਸੋ ਚੋਥ ਪਤਾ ਕੀ ਕਰਦੇ ਆ ਉਹ ਭਾਂਡੇ ਮਾਜਣ ਵਾਲਾ ਨੀ ਹੁੰਦਾ ਸ਼ੈਂਪੂ ਜਾ ਆਹੋ ਥਾਨੂੰ ਦੱਸਦਾ ਉਹ ਪਾਉਂਦੇ ਦੇ ਦੁਧ ਚ ਇੱਕ ਗਿਲਾਸ ਦੁਧ ਲੈਕੇ ਨਾ ਉਹਦੇ ਵਿੱਚ ਸ਼ੈਂਪੂ ਘੋਲ ਦਿੰਦੇ ਆਹੋ ਘੋਲ ਕੇ ਤੇ ਬਾਅਦ ਚੋ ਪਾਣੀ ਪਾ ਦਿੰਦੇ ਚਾਰ ਪੰਜ ਕਿਲੋ ਗਾੜਾ ਦੁਧ ਬਣ ਜਾਂਦਾ ਆ ਦੁਧ ਇੱਕ ਗਿਲਾਸ ਹੀ ਪਾਉਣਾ ਆ ਵਿੱਚ ਸ਼ੈਂਪੂ ਪਾ ਦੇਣਾ ਆ ਦੋ ਤਿੰਨ ਚੱਮਚ ਪਾਂਦੇ ਆ ਚੰਮਚ ਪਾਉਂਦੇ ਛੋਟੇ ਉਹਨੂੰ ਫੈਂਟ ਲੈਣਾ ਘੋਲ ਲੈਣਾ ਚੰਗੀ ਤਰਾ mix ਕਾਰਲੇਨਾ ਇਦਾ ਕਰਕੇ ਤੇ ਬਾਅਦ ਚ ਉਹਨੇ ਦੋ ਤਿੰਨ letter ਉਹਨੇ ਪਾਣੀ ਪਾਇਆ ਚਾਹ ਵੀ ਉਹਦੀ ਬੜੀ ਵਧੀਆਂ ਬਣੀ ਵੀ ਉਹਦੀ ਬੜੀ ਵਧੀਆਂ ਬਣੀ ਅੱਛਾ ਅੱਛਾ ਚਾਹ ਤੇ ਝੱਗ ਜੀ ਨੀ ਆਉਂਦੀ ਜਿਹੜੀ ਚਾਹ ਉਹਦੀ ਬਣਾ ਕੇ ਨੀ ਦੇਖੀ ਉਦਾ ਝੱਗ ਬੜੀ ਵਧੀਆਂ ਆਉਂਦੀ ਮਲਾਈ ਵੀ ਆਉਂਦੀ ਅੱਛਾ ਵੇਖ ਲਾ ਦੁਨੀਆਂ ਨੂੰ ਜਿਹਰ ਹੀ ਪਿਲਾਡ ਜਾ ਰਹੀ ਆ ਮੁਲਖ ਅੱਛਾ ਅੱਛਾ ਪਿ ਰੰਗ ਜਾ ਦਬੇ ਰਫੇਂਡ ਦਾ ਘਿਉ ਦਾ ਅੱਛਾ ਉਹ ਯਾਰ ਮੈ ਲੈਂਦਾ ਰਿਹਾ ਇਥੋ ਉਹ ਲਾਗੇ ਕਰਮੇ ਹੁਨੀ ਆ ਤੇ ਅੱਧਾ ਕਿਲੋ ਦੁਧ ਲਾਇਆ ਸੀ ਤੇ ਮੈ ਨਵਾ ਨਵਾ ਦੁਧ ਲਾਇਆ ਸੀ ਉਹਨਾ ਕੋਲੋ ਦੁਧ ਜਿਦਾ ਠੀਕ ਐ ਤੇ ਮੈਨੂੰ ਉਹਦੇ ਚੰਗਾ ਲੱਗਾ ਤੇ ਜਦੋ ਮੈ ਮੱਝ ਵਾਲਾ ਹੁੰਦਾ ਹਨਾ ਤੇ ਮੱਝ ਦੇ ਯਾਰ ਇਹ ਦੁਧ ਮੱਝ ਦਿੰਦੀ ਹੋਉ ਕ ਨਹੀਂ ਦਿੰਦੀ ਹੋਉ ਉਹ ਮੱਝ ਦਾ ਬਾਹਨਾ ਵੇਖ ਕੇ ਨਾ ਤੂੰ ਕਹਿਣਾ ਇਹ ਮੱਝ ਦੁਧ ਦਿੰਦੀ ਨਿ ਭਾਵੇ ਮੈਥੋ ਇਥੇ ਲਖਾਲੋ ਠੀਕ ਆਹੋ ਤੇ ਜਦੋਂ ਯਾਰ ਉਹਨਾ ਕੋਲੋ ਦੁਧ ਲਿਉਣਾ ਤੇ ਉਹ ਨਾ ਉਹਨਾ ਨੇ ਦੁਧ ਦੇਣਾ ਮੈਨੂੰ ਫਰਿਜ ਚੋ ਕੱਢ ਕੇ ਦੇਣਾ ਜਦੋ ਜਦੋ ਫਰਿਜ ਚੋ ਕੱਢ ਕੇ ਦੇਣਾ ਪਤਾ ਨੀ ਕਿਦਾ ਦਾ ਗਾਟਾ ਜਾ ਬਣਿਆ ਹੋਣਾ ਜਿਦਾ ਪੁਟ ਜੇ ਨੀ ਬਣੇ ਹੁੰਦੇ ਪਨੀਰ ਦੇ ਤੇ ਇਦਾ ਕਰਦੇ ਉਹ ਜਦੋਂ ਮੈ ਘਰ ਲਿਆਉਂਣਾ ਇਦਾ ਦੇ ਗਾਟੇ ਵੱਜੇ ਹੋਣੇ ਮੈਨੂੰ ਸ਼ੱਕ ਜਾ ਪੈਂਦਾ ਹੁੰਦਾ ਸੀ ਮੈ ਇੱਕ ਦੇ ਵੋਰ ਡੇਅਰੀ ਤੇ ਕਢਾਉਣ ਗਿਆ ਉਹਦੀ ਫੈਟ ਜਿਦਾ ਕ ਚੈਕ ਕਰਾਉਣ ਗਿਆ ਤੇ ਮੈ ਉਹਨਾ ਨੂੰ ਪੁਛਿਆ ਉਹ ਕਹਿੰਦੇ ਵੀਰ ਅੱਜ ਸਾਡੇ ਕੋਲ time ਹੈ ਨੀ ਹੈ ਤੂੰ ਸਵੇਰੇ ਗਿਆਰਾ ਵਜੋ ਆਈ ਤੈਨੂੰ ਇਹ ਵੀ ਦਿਖਾਦਾ ਗੇ ਕਿ ਇਹਦੇ ਵਿੱਚ ਦੁਧ ਕਿੰਨਾ ਆ ਪਾਣੀ ਕਿੰਨਾ ਆ ਪੋਡਕ ਕਿਹੜਾ ਮਿਲਾਵਟ ਕੀਤਾ ਤੇ ਕਿੰਨੇ ਦਿਨਾ ਦਾ ਆ ਹਾਜੀ ਉਹ ਦੱਸ ਦਿੰਦੇ ਸਾਰਾ ਕੁਝ ਮਸ਼ੀਨਾ ਭਾਜੀ ਇਦਾ ਦੀਆਂ ਚੱਲ ਪੀਆਂ ਆਹੋ ਆਹੋ ਤੇ ਉਹ ਮੁੜਕੇ ਜਿਦਾ ਨਾ ਮੰਨਲਾ ਮਹੀਨਾ ਦੋ ਮਹੀਨੇ ਤਿੰਨ ਛੇ ਕ ਮਹੀਨੇ ਲਿਆ ਦੁਧ ਉਹਦੇ ਉਹਦੇ ਵਿੱਚ ਕੀ ਹੋਇਆ ਪੀ ਹਾਜੀ ਥੋਰਾ ਕ time ਪਾਕੇ ਨਾ ਜਦੋ ਮੈ ਦੂਧ ਪੀਦਾ ਹੁੰਦਾ

ਮੇਰੇ ਨਾ ਪੇਟ ਚ ਦਰਦ ਬੜੀ ਹੁੰਦੀ ਪਈ ਨਹੀ ਤੈਨੂੰ ਪਤਾ ਦੁਧ ਪੀਕੇ ਬੰਦੇ ਨੂੰ ਨੀਂਦ ਜੀ ਆਉਂਦੀ ਆ ਜਾ relax ਜਾ ਸਰੀਰ set ਜਾ ਕਰ ਦਿੰਦਾ ਦੁਧ ਥਕੇਮਾ ਥਕੁਮਾ ਲਾਹ ਦਿੰਦਾ ਆਹੋ ਆਹੋ ਥਕੇਮਾ ਜਾ ਜਿੰਦਾ ਲੱਥ ਜਾਂਦਾ ਹਾ ਕੁਛ ਖਾਦਾ ਤੇ ਉਹ ਗੁਰੂਆ ਰਾਤ ਨੂੰ ਉਬਾਲ ਕੇ ਤੇ ਜਦੋ ਕੋਸਾ ਕਰਕੇ ਪੀਣਾ ਤਾ ਵਿੱਚ smell ਜੀ ਆਉਂਦੀ ਸੀ ਖਰੇ ਕਿਸ ਚੀਜ ਦੀ ਠੀਕ ਤੇ ਜਦੋਂ ਉਹ ਮੈ ਪੀ ਲੈਣਾ ਤੇ ਘੰਟੇ ਕ ਬਾਅਦ ਅੱਧੇ ਘੰਟੇ ਬਾਅਦ ਜਿਦਾ ਪੇਟ ਤੇ ਧੁੰਨੀ ਜੀ ਲਾਗੇ ਹਾਜੀ ਚੀਸਾ ਜੀਆਂ ਨਿਕਲੀਆਂ ਜਿੰਦਾ ਕਹਿ ਦਿੰਦੇ ਚੀਸਾ ਪੀ ਨਿਕਲੀਆਂ ਦੋ ਤਿੰਨ ਮਿੰਟ ਹੀ ਆ ਠੀਕ ਆ ਜੀ ਆਹੋ ਆਹੋ ਅਹ ਅਹ ਜਿਦਾ ਲੀਹ ਦੀ ਪੈਦੀ ਬਾਹਰ ਅੰਦਰ ਜਾਣ ਦਾ ਹਾ ਉਹ ਮੁੰਡੇ ਸਾਡੇ ਘਰ ਆਉਂਦੇ ਆ ਉਹ ਕਹਿੰਦੇ ਮੈ ਉਹਨਾ ਨੂੰ ਘਲੋਦਾ ਹੁੰਦਾ ਲੈਣ ਦੁਧ ਤੇ ਉਹ ਵਿਚਾਰੇ ਆਖੇ ਲੱਗ ਜਾਂਦੇ ਮੈਨੂੰ ਕਹਿੰਣਾ ਚਾਚਾ ਯਾਰ ਆਪਾ ਨੀ ਦੁਧ ਉਥੋ ਲਿਆ ਕਰਨਾ ਮੈ ਕਹਿ ਦੇਣਾ ਗੱਲ ਉਦਾ ਹੀ ਘੁਮਾ ਦੇਣੀ ਕ ਚੱਲ ਛੱਢ ਉਦਾ ਹੀ ਕਰਦੇ ਨੇ ਆਹੋ ਤੇ ਮੈ ਖਾ ਪੀ ਉਦਾ ਕਰਦੇ ਜਾਣ ਮਾਰਿਆ ਤੇ ਮੈ ਜਦੋ ਇੱਕ ਦੋ ਵਾਰੀ ਇਹਨਾ ਨੇ ਮੈਨੂੰ ਰੋਜ ਕਹਿਣਾ ਰੋਜ ਕਹਿਣਾ ਕ ਚਾਚਾ ਤੂੰ ਦੁਧ ਉਧਰੋ ਹਟਾ ਲਾ ਚਾਚਾ ਦੁਧ ਹਟਾ ਲਾ ਤੇ ਮੈ ਕਹਿਣਾ ਉਦਾ ਕਰਦੇ ਰਹਿੰਦੇ ਜਾਣ ਹੱਥੀ ਤੇ ਮੁੜਕੇ ਨਾ ਆਹੋ ਤੇ ਮੈ ਕਿਹਾ ਗੱਲ ਕੀ ਏ ਦੱਸੋ ਗੱਲ ਕਹਿੰਦੇ ਪੀ ਗੱਲ ਇਦਾ ਆ ਜਿਹੜੇ ਮੁੜਕੇ ਭਾਂਡੇ ਜੋ ਦਿੰਦੇ ਆ ਨਾ ਉਹ ਭਾਡੇ ਚ ਪਤਾ ਨੀ ਜੀ ਮੈਨੂੰ ਲਾਗਦਾ ਪੀ ਸਾਲ ਹੀ ਹੋਗਿਆ ਹੋਣਾ ਉਦਾ ਦੁਧ ਪਾ ਦਿੰਦੇ ਉਹਦੇ ਵਿੱਚ ਉਦਾ ਲੋਕਾ ਨੂੰ ਦੇ ਦਿੰਦੇ ਉਦਾ ਵਿੱਚ ਪਾ ਦਿੰਦੇ ਜਿਦਾ ਰਿਪ ਜੀ ਨੀ ਜੰਮ ਜਾਂਦੀ ਮੁੜਕੇ ਭਾਂਡ਼ੇ ਦੇ ਨਾਲ ਸਿਲਕਾ ਜਿਹਾ ਜੰਮ ਜਾਂਦਾ ਮੋਟਾ ਲੇਪ ਤਿੰਨ ਚਾਰ ਤਿੰਨ ਚਾਰ ਦਿਨ ਨਾ ਧੋਈਏ ਉਹ side ਤੇ ਹੋ ਜਾਂਦੀ ਏ ਪਹਿਲਾ ਤਾ ਜਿੰਦਾ ਮਲਾਈ ਮਲੁਈ ਲੱਗੀ ਹੋਉਗੀ ਜਿਦਾ ਕੁਛ ਵੀ ਆਹੋ ਉਹ ਮੈਨੂੰ ਕਹਿਣਾ ਗੱਲ ਕੀ ਆ ਉਹ ਮੈਨੂੰ ਕਹਿੰਦੇ ਪੀ ਤੂੰ ਆਪ ਹੀ ਜਾ ਦੂਧ ਲੈਣ ਤੇ ਅਗਲੇ ਦਿਨ ਮੈ ਗਿਆ ਉਹ ਨਾ ਭਾਂਡੇ ਵੱਲ ਝਾਤੀ ਮਾਰੀ ਮੇਰਾ ਮਨ ਉਹ ਭਾਂਡੇ ਚੋ ਲੱਥ ਕੇ ਦਿਤਾ ਤੇ ਜਦੋ ਨਾ ਲੱਗਿਆ ਨਾ ਆਹੋ ਲੱਦਿਆ ਤੇ ਉਹਨੂੰ ਵਾਹ ਵਾਹ ਵਾਟਾ ਜਾ ਵੱਝਾ ਸੀ ਤੇ ਉਹਨੂੰ ਜਦੋ ਵੱਖੀ ਭਾਰ ਕੀਤਾ ਨਾ ਤਾ ਉਹਨੂੰ ਸਾਈਡਾ ਤੋ ਜਿਦਾ ਹਰਿਆ ਹਰਿਆ ਨੀਲੀ ਨੀਲੀ ਜਾ ਨਾ ਉਥਾਹ ਨੂੰ ਕੁਝ ਵਗੇ ਮੁੜ ਕੇ ਨਾ ਮੈ ਨਾ ਆਣ ਕੇ ਮਹਿਕਲ ਇਦਾ ਕਰ ਪੀ ਤੂੰ ਮੇਰਾ ਪੁਤ ਨਾ ਬਣਾ ਪੈਹੇ ਕਿੰਨੇ ਬਣਦੇ ਆ ਠਾਈਆ ਦਿਨਾ ਦੇ ਉਹਨੇ ਤੀਹਾ ਦੇ ਸਾਬ ਨਾ ਬਣੇ ਪਹਿਲੋ ਪੱਚੀਆ ਦੇ ਨਾਲ ਬਣਾਏ ਕਹਿੰਦਾ ਚਾਚਾ ਇਨਾ ਕ ਬਣਦਾ ਤੇਰਾ ਕ ਦਿਨਾ ਦਾ ਚਾਰ ਸੋ ਸਾਠ ਕ ਰੁਪੇਈਏ ਬਣਾਏ ਕੁਛ ਤੀਹ ਕੁ ਰੁਪਈਏ ਪਿਛਲੇ ਸੀ ਤੇ ਮੈ ਕਿਹਾ ਚੱਲ ਹੁਣੇ ਦੇ ਕੇ ਆਈਏ ਪੈਹੇ ਉਹਨਾ ਦੇ

ਆਹੋ ਮੈ ਵੀ ਕਿਹਾ ਮੈ ਵੀ ਵਾਢਾ ਚੱਲਿਆ ਮੇਰੇ ਤੋ ਵੀ ਨੀ ਆਇਆ ਜਾਣਾ ਕਹਿੰਦੇ ਦੁਧ ਦਾ ਕੀ ਕਰਨਾ ਆਗਾ ਮੈ ਕਿਹਾ ਦੁਧ ਤੁਸੀ ਵੇਚ ਦਿਉ ਜਿਥੇ ਮਰਜੀ ਮੈ ਕਿਹਾ ਪੈਹੇ ਕਿਨੇ ਬਣਦੇ ਆ ਮੈ ਪੇਹੇ ਬਣਦੇ ਆ ਇੰਨੀ ਮੈ ਚੱਲ ਠੀਕੇ ਮੁੜ ਕੇ ਉਹਨਾ ਨੇ ਚੋਰ ਸੋ ਤਿਹ ਤੇ ਸਾਠ ਰੁਪਏ ਉਹ ਚਾਰ ਸੋ ਨੱਭੇ ਰੁਪੀਏ ਮੈ ਆ ਲੋ ਫੜੋ ਤੇ ਮੈ ਕਿਹਾ ਸਾਡਾ ਮੇਰਾ ਹਿਸਾਬ ਬਰਾਬਰ ਆਦੇ ਕਾਪੀ ਦੇਖ ਲਾਣ ਦੇ ਹੋ ਆਦੇ ਕਾਪੀ ਦੇਖ ਲੈਣ ਦੇ ਮੈ ਕਿਹਾ ਦੇਖਲੋ ਜਦੋ ਉਹਨਾ ਨੇ ਕਾਪੀ ਦੇਖੀ ਤਾ ਕਹਿੰਦੇ ਠੀਕ ਪੀ ਬਰਾਬਰ ਆ ਹੁਣ ਤੇ ਮੈ ਕਿਹਾ ਮੈਨੂੰ ਮੈ ਭੈਣ ਆਪਣੀ ਕੋਲ ਚੱਲਿਆ ਆ ਤੇ ਮੈ ਕਿਹਾ ਮੈਨੂੰ ਲੱਗ ਜਾਣਾ ਹਾਫਤਾ ਉਤੇ ਤੇ ਕਹਿੰਦੇ ਦੁਧ ਫਿਰ ਮੈ ਦੁਧ ਵੋਚ ਲਿਓ ਜਿਹਨੂੰ ਵਿਚੁਗਾ ਮੁੜ ਮੈ ਅਗਲੇ ਦਿਨ ਹੀ ਸਾਡੇ ਲਾਗੇ ਚਾਚੀ ਆ ਸਾਡੀ ਚਾਚੀ ਮੈ ਕਿਹਾ ਚਾਚੀ ਦੁਧ ਲਿਆ ਕਰਨਾ ਦੁਧ ਐਦਾ ਪੀ ਆਹੋ ਆਹੋ ਵਧੀਆਂ ਆਹੋ ਪੀ ਦੁਧ ਲਿਆ ਕਰਨਾ ਤੁਸੀ ਦੁਧ ਪੀ ਇਦਾ ਕਰਕੇ

ਅਹੋ ਅਹੋ ਪੀ ਮੈ ਕਿਹਾ ਅੱਧਾ ਕਿਲੋ ਦੁੱਧ ਲਿਆ ਕਰਨਾ ਪੀ ਪੈਹੇ ਮੈ ਥਾਨੂੰ

ਕੋਈ ਗੜਬੜ ਨੀ ਦੁਧ ਪੀਦਾ ਨਾ ਸਵੇਰ ਨੂੰ pressure ਇਦਾ ਬਣਦਾ ਹੁੰਦਾ ਜਿਦਾ ਰੁਕਦਾ ਈ ਨੀ ਹੁੰਦਾ ਛੇਤੀ ਛੇਤੀ flash ਨੂੰ ਭੱਜਦਾ ਆਹੋ ਆਹੋ ਦੇਖਿਆ ਗਾਟਾ ਜਿਹਾ ਵੱਝਦਾ ਆ ਚੱਲ ਠੀਕ ਆ ਮੈੇ ਫਿਰ ਵੀ ਮੈ ਫਿਰ ਬੰਦਾ ਭਾਜੀ ਪੈਹੇ ਦੇਣ ਲੱਗਿਆ ਵੀ ਨੀ ਦੁਖਦੇ ਹੈਗੇ ਕੁਛ ਹੁੰਦਾ ਯਾਰ ਪੈਹੇ ਇਨੀ ਮਹਿਗੀ ਚੀਜ ਲਈ ਫਿਰ ਉਹ ਖਰਾਬ ਚੰਗੀ ਨੀ ਨਿਕਲੀ ਆਹੋ ਆਹੋ ਇਦਾ ਕਰਕੇ ਤੇ ਭਰਾ ਉਹਨਾ ਨੂੰ ਪੈਹੇ ਉਹਨਾ ਦੇ ਮੋੜ ਕੇ ਤੇ ਮੇਰੀ ਯਾਨ ਸੁਲਾਖੀ ਹੋਈ ਤੇ ਮੁਡੇ ਵੀ ਦੇਖ ਲਾ ਇੱਕ ਮਿੰਟ ਲਾਦੇ ਤੁੰ ਦੇਖ ਯਾਰ ਭਾਂਡਾ ਭੁੰਡਾ ਸਾਫ ਹੋਵੇ ਨਾ ਦੁਧ ਦਾਧ ਲੈਣ ਨੂੰ ਵੀ ਜੀਅ ਕਰਦਾ ਹੀ ਉਹਨਾ ਦੇ ਗੁਰੂਆ ਨੂੰ ਉਹਨਾ ਦੇ ਘਰ ਜਾਏਗਾ ਨਾ ਤੇ ਜਦੋ ਗੇਟੋ ਬਾਹਰ ਉਹਨਾ ਦੀ ਕੁੜੀ ਤੇ ਮਾ ਦੀ ਟੋਹਰ ਦੇਖੇ ਨਾ ਤੂੰ ਕਹਿਣਾ ਬੱਲੇ ਬੱਲੇ ਇਹਨਾ ਦੀ ਬੜੀ ਅਮੀਰ ਬੜੇ ਬੜੀ ਸਫਾਈ ਹੋਣੀ ਇਹਨਾ ਦੇ ਆਹੋ ਤੇ ਤੂੰ ਉਹਨਾ ਦੇ ਅੰਦਰ ਚਲ ਜੇ ਗਾ ਨਾ ਤੁੂੰ ਕਹਿਣਾ ਮੈ ਇਥੋ ਇੱਕ ਮਿੰਟ ਨੀ ਖਲੋਣਾ ਮਾਰਾਜ ਤੂੰ ਉਹਨਾ ਦੇ ਭਾਂਡੇ ਦੇਖ ਕੇ ਵਾਪਿਸ ਆ ਜਾਣਾ ਠੀਕ ਭਾਂਡੇ ਉਹਨਾ ਦੇ ਸਰਫ ਨਾਲ ਥੋਰਾ ਧੋਂਦੇ ਆਹੋ ਇਹ ਚੱਕਰ ਸੀ ਉਹਨਾ ਦਾ ਤੂੰ ਭਾਂਡੇ ਦੇਖ ਕੇ ਵਾਪਰ ਆ ਜਾਣਾ ਠੀਕ ਚੱਲ ਮੈ ਕਰਦਾ ਮੇਰਾ ਵੀਰ ਨਾ ਕੋਈ ਬੰਦਾ ਆਇਆ ਮੇਰੇ ਘਰ ਤੇ ਮੈ ਉਹਦੇ ਨਾਲ ਗੱਲ ਕਰਦਾ ਕੋਈ ਹੈ ਠੀਕ ਚੰਗਾ ਜੈਅੰਤੀ ਜੀ ਹੋਰ?

ਸਾਡਾ

ਆਹੋ ਕਿਹਦੇ ਤੋ ਲੈਣ ਲੱਗੀ ਆ? ਸਬਜੀਆਂ ਆਲੇ ਨੇ ਰਿਹੜੀ ਲਿਆਂਦੀ ਆ ਭਈ ਸਬਜੀ ਵਾਲੇ ਨੇ ਰਿਹੜੀ ਲਿਆਂਦੀ ਆਹੋ ਸਬਜੀ ਵਾਲੇ ਨੇ ਤਾ ਲਿਉਣੀ ਲਿਓਣੀ ਆ। ਆਹ ਇੱਕ ਜਾਂਦਾ ਇੱਕ ਆਦਾ ਏ ਇਕ ਜਾਂਦਾ ਇਕ ਆਂਦਾ ਏ, ਹਮ ਸਾਡਾ ਪਿੰਡ ਤਾ ਸ਼ਹਿਰ ਹੀ ਬਣਿਆ ਇਕ ਹਿਸਾਬ ਦਾ

ਹਾਂ

ਮੈਂ ਤਾਂ ਚਾਹ ਛੱਟ ਕੇ ਆਈ, ਮੈਨੂੰ ਤਾਂ ਅਵਾਸੀਆਂ ਆਈ ਜਾਣ ਡਿਆਂ ਸੀ।

ਵੇਖੀਂ ਕਿੱਤੇ ਉਹਨੇ ਕਹਿਣਾ ਆਪਣਾ ਕੰਮ ਕਰ ਨੀ ਮੇਰਾ ਕਰਦੀਆਂ ਨੀ। ਹਾਏ ਇਹ ਤਾਂ ਗੱਲ ਹੈ। ਹਮ ਇਹਦੀ ਕੁੜੀ ਨੀ ਕਾਲ਼ੇ ਦੀ ਕਿਹੜੇ ਕਾਲੇ ਦੀ? ਆ ਥਾਡਾ ਕਾਲਾ ਜਿਹੜਾ ਬਾਹਰ ਵਾਲਾ

ਕਿਥੇ ਸਿੱਖਦੀ ਆ?

ਪੈਹੇ ਪੁਹੇ ਲੈਂਦੀ ਹੋਣੀ ਕ ਨਹੀਂ? ਨਹੀ ਹਜੇ ਤੇ ਨੀ ਲੈਂਦੀ ਹੋਣੀ ਹਮ ਹਜੇ ਤੇ ਨੀ ਲੈਦੀ ਹੋਣੀ

ਮੈ ਆਖਦੀ ਆਂਢ ਗੁਆਂਢ ਕੰਮ ਸਿਖਣ ਡਿਆ ਇਹਨਾ ਨੂੰ ਵੀ ਕਿਹਾ ਛੋਟੀ ਤੇ ਕਹਿੰਦੀ ਮੈ ਪੜਨਾ ਪਰੀਆ ਹਮ ਪੜੋਣ ਪੜੁਣ ਨਾ ਚੁਪ ਕਰਕੇ ਕੇ ਤੇ ਇਹਨੂੰ ਕਹਿ ਕੋਰਸ ਸਿੱਖਲਾ ਡਾਕ੍ਟਰੀ ਦਾ ਹਮ ਡਾਕ੍ਟਰੀ ਦਾ ਕੋਰਸ ਸਿੱਖਲਾ ਇਹ ਤਾ ਬਹੁਤ ਹੀ ਜਾਦਾ ਅਸਾਨ ਆ ਭਾਈ, ਇਹ ਬਾਹਰ ਵੀ ਜਾ ਸਕਦੀ ਏ ਹਮ ਮੰਨਣ ਦੀ ਗੱਲ ਆ ਨਿਆਣਿਆਂ ਦੀ ਸਾਡੀ ਉਹ ਕੁੜੀ ਨੇ ਬਾਹਰ ਜਾਣਾ

ਅੱਛਾ ਕਾਕੀ ਨੇ। ਕਾਕੀ ਨੇ ਆਹੋ ਜਿਹੜੀ ਵੱਡੀ ਕੁੜੀ ਨੀ ਉਹਦੀ ਕਾਜਲ ਹਮ ਉਹਨੇ ਤਾਹੀ ਨੀ ਵਿਆਹ ਕਰਾਇਆ। ਬਾਹਰ ਕਦੋ ਜਾਣਾ ਉਹਨੇ? ਦੇਖੋ ਜਦੋ ਕਰਤਾਰ ਨੇ ਸੁਣਲੀ ਉਹਦੀ ਹਮ ਤੇ ਕਰਨ ਕੀ ਰਹੀ ਉਹ? ਕੋਰਸ ਕਰਨਡੀ ਡਾਕਟਰੀ ਦਾ ਅੱਛਾ। ਹੁਣ ਉਹਨੇ ਬਾਹਰ ਚਾਲ ਜਾਣਾ ਤਾਹਿ ਤਾਂ ਵਿਆਹ ਨੀ ਓਹਨੇ ਕਰਾਇਆ ਤਾਹੀ ਦਾ ਪ੍ਰਿਆ ਦਾ ਕੀਤਾ ਸੀ, ਕਹਿੰਦੇ ਪਹਿਲਾ ਨਹੀਂ ਤਾਂ ਤੇਰਾ ਹੀ ਕਰਨਾ ਸੀ ਪਹਿਲਾ। ਪ੍ਰਿਆ ਨੇ ਬਹੁਤੀ ਕਾਹਲੀ ਕਰਲੀ ਪਰੀਆ ਨੇ ਆਹੋ ਇਹਨੇ ਕੁਛ ਸਿੱਖਿਆ ਨਹੀਂ ਤੇ ਇਹ ਛੇਤੀ ਵਿਆਹ ਦੇ ਮਗਰ ਲੱਗ ਗਈ ਉਮਰ ਤਾ ਹਜੇ ਥੋੜੀ

ਮੁੰਡਾ ਚੰਗਾ ਮਿਲ ਗਿਆ ਘਰ ਬਾਰ ਵਧੀਆਂ ਮਿਲ ਗਿਆ ਹਮ

ਹੋਰ ਫਿਰ ਹਮ ਮੈ ਕਿਹਾ ਮੈ ਦੱਸ ਕੇ ਵੀ ਨੀ ਆਈ ਕੀ ਬਣਾਉਣਾ ਅੱਜ

ਹੈਲੋ ਹਮ ਹੈਲੋ ਬਥੇਰਾ ਟੈਮ ਆ ਹੁਣੇ ਬਣਾ ਕੇ ਬਿਹ ਜਾਣਾ?

ਰੋਟੀ ਕਦੋ ਬਣੋਣੀਆ ਸੋਂਦੇ ਤਾ ਅਸੀ ਗਿਆਰਾਂ ਬਾਰਾ ਬਜੇ ਸੋਣ ਦੀ ਨਾ ਗੱਲ ਕਰ ਅੱਜ ਹੀ ਰੋਟੀ ਤਾ ਤੈਨੂੰ ਪਤਾ ਸੱਤ ਬਜੇ ਲੱਗ ਹੀ ਜਾਈਦਾ ਹਮ ਹਮ ਹੋਰ ਫਿਰ ਬਸ ਠੀਕਾ

ਨਾਲੇ ਉਠਦਾ ਵੀ ਵੇਲੇ ਕਵੇਲੇ ਹਾ ਨਹੀ ਮੈ ਤੇ ਮੁੰਡੇ ਨੂੰ ਲਾਉਣਾ ਵੱਡੇ ਨੂੰ ਅੱਛਾ ਉਹ ਕਿਹਾੜਾ ਕਿਤੇ ਜਾਣਾ ਘਰੇ ਰਹਿੰਦਾ ਸਕੂਲੋ ਆ ਕੇ ਘਰ ਹੁਣ ਖੇਡ਼ਣ ਗਿਆ ਅੱਛਾ ਹੁਣ ਨੀ ਜਾਂਦਾ ਕਿਤੇ ਅੱਗੇ ਲਾਈਆਂ ਇਹਨੇ ਪੰਜ ਸੱਤ ਦਿਹਾੜੀਆਂ ਹਮ ਹੁਣ ਸਕੂਲੇ ਜਾਂਦਾ ਮੁੜ ਕੇ ਅਡਮਿਸ਼ਨ ਕਰਾਈ ਆ ਮੈ ਪੇਹੇ ਕਰਾਉਣ ਦਾ ਕੀ ਫੇਦਾ ਜੇ ਸਕੂਲੇ ਨੀ ਜਾਣਾ ਹਮ ਹੁਣ ਦੁਬਾਰੇ ਅਡਮੀਸ਼ਨ ਕਰਾਈ ਹੁਣ ਦੋਵੇ ਜਾਂਦੇ ਅੱਛਾ ਕੱਲ ਉਹਨੇ ਜਾਣਾ ਦਕਾਨ ਨਿਕੇ ਨੇ ਦੋਹੇ ਦੋ ਦਿਨ ਸਕੂਲੇ ਤੇ ਦੋ ਦਿਨ ਉਥੇ ਓਰ ਕੰਮ ਵੀ ਦੋ ਦੋ ਨੀ ਨਾ ਹੁੰਦੇ ਹਮ ਮੈ ਕਹਿੰਦਾ ਪੜਾਈਆ ਕਰਾਲਾ ਹਮ ਜਿਨਾ ਪੈਹਾ ਦੇਣਾ ਆਹੋ ਸਾਨੂੰ ਪਤਾਈ ਅਹ ਹੋਰ ਫਿਰ? ਹਾ ਠੀਕ ਆ ਹਮ ਮੁੰਡਾ ਨਿਕਾ ਜਾਂਦਾ ਸਕੂਲੇ?

ਇਹ ਕਿਨਮੀ ਚ ਜਾਦਾ ਉਥੇ ਹੁਣ? ਇਹ ਜਾਂਦਾ ਛੇਵੀ ਚ ਹੁਣ ਛੇਵੀਂ ਚ ਹੋਇਆ ਹਮ ਹੁਣ ਉਥੇ ਜਾਂਦਾ ਹੋਣਾ ਆਹੋ ਓਥੇ

ਹੋਰ ਫਿਰ ਹਾ ਠੀਕ ਆ ਤੂ ਸਣਾ ਹਾ ਠੀਕ ਆ ਮੁੰਡਾ ਨੀਕਾ ਜਾਂਦਾ ਸਕੂਲੇ

ਅਹ ਮੈਡਮ ਖਿਜਣ ਰਹੀ ਹਮ ਅੱਚਾ ਹਮ ਆਪਣਾ ਆਹੋ ਚਲੋ ਕਮ ਕਮ ਕਰਨ ਆਲੇ ਕਰ ਲੈਂਦੇ ਹਮ ਆ ਜਿਹੜਾ ਲੱਗਾ ਅਜੇ ਹੁਨਾ ਨੇ ਰੱਖੇ ਨਵੇ ਨਵੇ ਬੰਦੇ ਇਹ ਆ ਇਹਦਾ ਬੁੜਾ ਹੁਣ ਜਿਹੜੇ ਨਵੇ ਰੱਖੇ ਹਮ ਇਹਨੇ ਤਿੰਨ ਸਾਲ ਲਾਇਆ ਉਹਦੇ ਨਾਲ ਹਮ ਆਪਣਾ ਕੰਮ ਖੋਲ ਲੈਂਦਾ ਰਹਿਣਾ ਤਾ ਦਕਾਤ ਤੇ ਹਮ ਹਮ ਹੋਰ ਕਰਲਾ ਹਮ ਅੱਛ ਹਮ ਹੋਰ ਹਾ ਠੀਕ ਯਾਰ ਉਹ ਆਪ ਬੜਾ ਖੰਘ ਖੰਘ ਬੜਾ ਲੱਗੀ ਬੀ ਅਹ ਹਾ ਦਵਾਈ ਖਾਦੀ ਪਾਰਸੋ ਗਈ ਪਾਰਸੋ ਸਗੋ ਪਰਾਈਵੇਟ ਚ ਗਈ ਕਿਨੇ ਪੈਸੇ ਲੱਗੇ ਤਾ ਵੀ ਨੀ ਫਰਕ ਹੈਗਾ ਕੀ ਗੱਲ ਦੱਸਿਆ ਉਹਨਾ ਬਸ ਦੱਸਦੇ ਕੁਛ ਨੀ ਖੱਜਲ ਕਰਦੇ ਸਗੋ ਤੂੰ ਜਾ ਅੱਖਾ ਵਾਲੇ ਦਿਖਾ ਉਹ ਭੈਣਾ ਪ੍ਰੀਵੇਟ ਵਾਲਿਆ ਨੇ ਨੀ ਤੈਨੂੰ ਕੁਛ ਵੀ ਹਮ ਅੱਖਾ ਵਾਲੇ ਕਟਾਰੀਆਂ ਅੱਛਾ ਜਿਤੇ ਲੈਂਜ ਲੁੰਜ ਪਾਉਂਦੇ ਆ ਉਹਨਾ ਨੇ ਤੈਨੂੰ ਦੱਸਣਾ ਪੀ ਕੀ ਆ ਹਮ ਨਾਲੇ ਪੈਹੇ ਵੀ ਥੋਰੇ ਜਿਹੜੀ ਗੱਲ ਹੋਈ ਉਹਨਾ ਤੇਨੂੰ ਦੱਸ ਦੇਣਾ ਆਹੋ ਉਥੇ ਜਾ ਚੁਪ ਕਰੇਕ ਜਿਹੜੀ ਗੱਲ ਹੋਈ ਉਹ ਤੈਨੂੰ ਦੱਸ ਦੇਣਾ ਹਮ ਆਹ ਮੇਰੀ ਬੀਬੀ ਨੇ ਵੀ ਅੱਖ ਉਥੋ ਬਣਾਈ ਹਮ ਮੇਰੇ ਬੜੇ ਭਾਪੇ ਨੇ ਵੀ ਉਥੋ ਬਣਾਈ ਅੱਛਾ ਹਸਪਤਾਲ ਅੱਖਾ ਆਲਾ ਨਜਰ ਪੂਰੀ ਆ ਨਜਰ ਦੀ ਨੀ ਕੋਈ ਪ੍ਰੋਬਲਮ ਹਮ ਤੂੰ ਉਹ ਕਿਥੇ ਗਈ ਪਾਰਸੋ ਤਾ ਦਵਾਈ ਲੈਕੇ ਆਈ ਆ ਪੰਜ ਸੋ ਪੰਜ ਸੋ ਦਾ ਦਾਰੂ ਦਾਰੂ ਜਾਉਗੀ ਅੱਛਾ ਉਹਦੀ ਪੰਜ ਸੋ ਰੁਪਏ ਦੀ ਦਾਰੂ ਆ ਉਹ ਤਾ ਦੋ ਦਿਨਾ ਚ ਮੁਕ ਜਾਣੀ ਦੱਸਿਆ ਤਿੰਨ ਟੈਮ ਆ ਤੇ ਪੀਦਾ ਦੋ ਟੈਮ ਈ ਆ ਫਿਰ ਕੀ ਕਰਦੀ ਰਹਿੰਦੀ ਆ ਤੂੰ ਐਵੈ ਹੁਣ ਸਵੇਰ ਦਾ ਫੇਰ ਨੀ ਆਇਆ ਆਹੋ ਚੇਤਾ ਭੁਲ ਜਾਂਦਾ ਵਿੱਚ ਵਿੱਚ ਚੇਤਾ

ਚੱਲ ਚੰਗਾ ਫਿਰ ਚੰਗਾ ਘ ਮੇਰਾ ਨਾਂ ਮਨੀ ਹੈ ਮੇਰੀ ਉਮਰ ਬਾਈ ਸਾਲ ਹੈ ਅਜ ਮੈਂ ਤੁਹਾਨੂੰ ਪੰਜਾਬੀ ਦਾ ਇਕ ਪਾਠ ਪੜ੍ਹਾਉਣ ਜਾ ਰਿਹਾ ਹਾਂ ਸੁਣੋ ਜਰਾ ਇਸ ਪਾਠ ਪੁਸਤਕ ਨੂੰ ਪੜ੍ਹਾਉਣ ਸਬੰਧੀ ਹੇਠਾਂ ਦਿਤੀਆਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣ ਰੱਖਣਾ ਜਰੂਰੀ ਹੈ ਪੰਜਾਬ ਸਕੂਲ ਸਿਖਿਆ ਬੋਰਡ ਦੇ ਪੰਜਵੇ ਵਿਸ਼ੇ ਦੇ ਪਾਠ ਕਰਮਾ ਨੂੰ ਇਕ

ਅੰਸ਼ ਦੀ ਅਤੇ ਐਵੇ ਹੀ ਉਸ ਦੇ ਨਾਲ ਸੰਬੰਧਿਤ ਪਾਠ ਪੁਸਤਕ ਦੀ ਸਾਰਧਕਤਾ ਜਿਆਦਾ ਉਖਰਦੀ ਹੈ ਅਤੇ ਇਹ ਪਾਠ ਪੁਸਤਕ ਲਾਜਮੀ ਪੰਜਾਬੀ ਵਿਸ਼ੇ ਦੀ

ਸੰਬੰਧਿਤ ਪੰਜਾਬੀ ਦੀ ਪੜ੍ਹਾਈ ਦੋਵਾਂ ਵਿਸਿਆਂ ਵਿਚ ਹੋਵੇਗੀ ਪੰਜਾਬੀ ਲੋਕ ਸਿਹਤ ਵਾਲੇ ਭਾਗ ਵਿਚ ਵੱਖ ਵੱਖ ਦੀਆ ਕਥਾਵਾਂ ਅਤੇ ਪ੍ਰਮੁੱਖ ਕਵੀ ਰੂਪਾਂ ਦੇ ਅਧੀਨ ਹੋਣਗੇ ਵੰਨਗੀ ਵਿਚ ਕਥਾ ਅਤੇ ਕਾਵਿ ਰੂਪ ਦੇ ਸੰਬੰਧੀ ਵਿਚ ਦੱਸਿਆ ਜਾਏਗਾ ਪਾਠ ਕਰਮ ਵਿਚ ਕਥਾ ਰੁਪਾ ਕਾਵਿ ਰੂਪ ਬਾਰੇ ਦੱਸਿਆ ਜਾਵੇਗਾ ਇਸ ਪੱਥਰ ਉਤੇ ਇਸ ਕਰਕੇ ਜਾਣਕਾਰੀ ਛੱਡ ਦਿਤੀ ਗਈ ਹੈ ਇਸ ਪਾਠ ਪੁਸਤਕ ਵਿਚ ਕਿਸੇ ਵੀ ਕਥਾ ਬਾਰੇ ਦਿਤੀ ਜਾਣਕਾਰੀ ਕੇਵਲ ਜਾਣਕਾਰੀ ਹੀ ਨਹੀਂ ਜਾ ਸਕਦੀ ਨਿਚਲੇ ਵਿਸ਼ੇ ਵਿਚ ਹਰ ਕਥਾ ਬਾਰੇ ਨੇਕ ਅਨੇਕ ਬਰੀਕ ਗੇੜੇ ਵੀ ਮਿਲਦੇ ਹਨ ਨਾਲ ਹੀ ਤਾਈ ਇਹਨਾਂ ਵੇੜਿਆ ਮੱਤਾਂ ਭੇਦ ਭਾਵ ਅਤੇ ਪਰ ਕਿਸੇ ਕਥਾ ਬਾਰੇ ਵਿਸਤਾਰ ਵਿਚ ਦੱਸਣਾ ਇਸ ਪੱਧਰ ਉਤੇ ਜਰੂਰੀ ਨਹੀਂ ਹੈ ਇਸ ਲਈ ਹਰ ਕਥਾ ਦੀ ਇਕ ਨਾ ਇਕ ਸੰਬੰਧਿਤ ਕੀਤਾ ਜਾਂਦਾ ਹੈ ਲੋਕ ਗੀਤਾਂ ਦੀ ਚੋਣ ਬਾਰੇ ਕੁਝ ਕਹਿਣਾ ਜਰੂਰੀ ਹੈ ਪਾਠ ਕਰਮ ਵਿਚ ਲੋਕ ਗੀਤ ਦੇ ਕੇਵਲ ਸਤ ਕਾਵਿ ਰੂਪ ਰੱਖੇ ਗਏ ਹਨ ਇਸ ਰੁਪਾ ਦੇ ਵਿਚ ਮਨੋਰਤ ਦੀ ਗਿਣਤੀ ਕੀਤੀ ਗਈ ਹੈ ਮਨੋਰਤ ਕੇਵਲ

ਰੋਕਿਆ ਗਿਆ ਹੈ ਇਸ ਇਸ ਪਾਠ ਵਿਚ ਅਤੇ ਲੋਕ ਗੀਤਾ ਵਿਚ ਆਉਣ ਬਾਰੇ ਕੁਝ ਕਹਿਣਾ ਜਰੂਰੀ ਹੈ ਪਾਠ ਕਰਮ ਵਿਚ ਲੋਕ ਕੇਵਲ ਸਤ ਕਵੀ ਰੂਪ ਰੱਖੇ ਗਏ ਹਨ ਇਹ ਕਵੀ ਰੁਪਾ ਦੀ ਵਰਗੀ ਮਾਤਰ ਕੀਤੀ ਗਈ ਹੈ ਮਨੋਰਥ ਕੇਵਲ ਏਨਾ ਹੀ ਹੈ ਕਿ ਵਿਦਿਆਰਥੀ ਆਪਣੇ ਲੋਕਾਂ ਸਾਹਿਤ ਤੇ ਵਿਰਸੇ ਦੀ ਹੋਂਦ ਤੇ ਚੇਤਨ ਹੋਣ ਤੇ ਆਪਣੀ ਜਿੰਦਗੀ ਦੇ ਵਿਚ ਕੋਈ ਮਾੜਾ ਕੰਮ ਨਾ ਕਰਨ ਕਿਸੇ ਦਾ ਦਿਲ ਨਾ ਦੁਖਾਉਣ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ ਕਰਨ ਪੁੱਠੇ ਕਮਾ ਦੇ ਵਿਚ ਨਾ ਪੈਣ ਤੇ ਨਸਿਆਂ ਤੋਂ ਦੂਰ ਰਹਿਣ ਸਗੋਂ ਜੋ ਨਸਿਆਂ ਵਿਚ ਲਗੇ ਨੇ ਉਨ੍ਹਾਂ ਨੂੰ ਹਟਾਨਾ ਚਾਹੀਦਾ ਹੈ ਤੇ ਆਪਣੀ ਜਿੰਦਗੀ ਦੇ ਵਿਚ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਇਹੋ ਜੀ ਜੀਵਨ ਸਿਖਿਆ ਸਿੱਖਣ ਦਾ ਤਰੀਕਾ ਹੈ ਲੋਕ ਸਹਿਤ ਗਿਆਨ ਦਾ ਖਜ਼ਾਨਾ ਉਜਾਰਤਾ ਵਿਦਿਆਰਥੀਆਂ ਦੇ ਦਿਮਾਗੀ ਕਸਰਤ ਅਤੇ ਵਿਗਿਆਨ ਦਾ ਵਾਧਾ ਕਰਨ ਲਈ ਲਿਆ ਗਿਆ ਹੈ ਲੋਕ ਸਹਿਤ ਨੂੰ ਪਢਦੇ ਹੋਏ ਵਿਦਿਆਰਥੀ ਇਸ ਦੇ ਸੂਰਜ ਨੂੰ ਮਾਨਣ ਦਾ